ਹੋਰ ਦੇਤੇ ਮੁਕਾ ਤਾ ਕੰਮ ਆਏ ਸੀ ਲੈਣ ਪੈਸੇ ਵੱਢ ਕੇ ਗਏ ਸੀ ਸਾਰਿਆ ਦੀ ਵੱਢਦੇ ਫੇਰ ਪੈਸੇ ਲੈਂਦੇ ਇੱਕੋ ਵਾਰੀ ਆਣ ਕੇ ਅੱਛਾ ਅੱਛਾ ਮੋਲੇ ਹੁਣਾ ਦੇ ਸੜਕ ਦੇ ਨਾਲ਼, ਮੋਲੇ ਹੋਣਾ ਹੁਣਾ ਦੇ ਵੱਖਰੇ ਨਾ ਹਮ ਅੱਛਾ ਅੱਛਾ

ਠੀਕ ਆ ਹੋਰ ਕੋਈ ਗੱਲ ਬਾਤ ਬਸ ਵਧੀਆ ਓ ਭਰਾਵਾਂ ਮੈਂ ਵੀ ਉੱਤੇ ਡਿਆ ਈ ਓ ਤੇ ਹਵਾ ਵਘਣ ਡਈ, ਤੇ ਆਵਾਜ਼ ਆਉਂਦੀ ਹਵਾ ਦੀ ਤੇਨੂੰ ਵਿੱਚ

ਅੱਛਾ ਅੱਛਾ ਹਵਾ ਯਾਰ ਬੜੀ ਵਘਣ ਡਈ ਮੈਂ ਤਾਂ ਨੁਕਰੇ ਜਹੀ ਹੋਕੇ ਬੈਠਾ ਈ ਠੀਕ ਐ ਠੀਕ ਐ ਹੋਰ ਸੁਣਾ ਬਸ ਠੀਕ ਐ ਹੈਅ ਬਸ ਠੀਕ ਆ, ਕਬੂਤਰ ਯਾਰ ਕਬੂਤਰਾਂ ਦੀਆ ਗੱਲਾ ਹੋਣ ਡੀਆ ਸੀ ਅਖੇ ਬਾਜੀ ਬੁਜਈ ਲੱਗਣ ਆਲੀ ਐ ਖਰੇ ਆਹ ਈਦ ਈਦ ਤੇ ਲੱਗੀ ਹੀ ਹਰੇ

ਉਹੋ ਮੈਂ ਵੀ ਵੇਖਣ ਡਿਆ ਪਤਾ ਨੀ ਕਿੱਥੇ ਕਬੂਤਰ ਸਾਨੂੰ ਤੇ ਦਿੱਖਦੇ ਨੀ ਪਤਾ ਨੀ ਇਹਨਾਂ ਨੂੰ ਕਿੱਦਾਂ ਦਿਸਣ ਲੱਗ ਜਾਂਦੇ ਈ ਹੈਂ

ਹਾਨੂੰ ਤੇ ਪਤਾ ਆ ਕਿਉਂ ਹਾਨੂੰ ਤੇ ਕੁੱਖ ਦੇਖਦਾ ਈ ਨਹੀਂ ਚਟ ਵੇਖਲਾ ਕਬੂਤਰ ਦੇ ਦਿਦੇ ਇਹ ਜਿਹੜੇ ਫੜਕੇ ਰਖਦੇ ਆ

ਆਹੋ ਮੈਂਹਾ ਪਤਾ ਨੀ ਕਿਦਾ ਰੱਖ ਲੈਂਦੇ ਆਹੋ ਏਦਾ ਈ ਆ

ਤੇ ਕਹਿੰਦਾ ਲੈ ਓ ਈ ਕਬੂਤਰ ਆਇਆ ਮੈ ਵੇਖਿ ਜਾਵਾ ਮੈਹਾ ਪਤਾ ਨਹੀਂ ਕਿਥੇ ਕਬੂਤਰ ਕਿ ਆ ਕਬੂਤਰ ਕਿਥੇ ਆ ਕਬੂਤਰ ਮੈਂ ਤਾਅ ਵੇਖਿਆ, ਉੱਤੇ ਕੋਈ ਵੀ ਨੀ ਕਬੂਤਰ ਕਬਾਤਰ ਤੇ ਚਾਚੇ ਨੇ ਝੱਟ ਵੇਖ ਲਿਆ ਅੱਛਾ ਅੱਛਾ ਆਹ ਕਹਿੰਦਾ ਓਹ ਈ ਕਬੂਤਰ ਤੇਨੂੰ ਦੱਸਦਾ ਮੈਂ ਉਹਨੇ ਕੱਢਿਆ ਚੱਲ ਉਹਨੇ ਕੱਢਿਆ ਆਪਣਾ ਜੰਗਲਾ ਜਿਹਾ ਹਮ ਉਹ ਜਿਹਤੇ ਕਬੂਤਰ ਰੱਖੀ ਦੇ ਐ ਓਹਨੂੰ ਖੋਲਿਆ ਕਬੂਤਰ ਤਾਅ ਨੂੰ ਤਾਅ ਉਡਾਏ ਤੇ ਝੱਟ ਕਬੂਤਰ ਫੜ ਲਿਆ ਪਰਾਵਾਂ

ਹੋਰ ਦੱਸ

ਵਧੀਆ ਚਾਹੀਦਾ ਹਮ ਓਹ ਨੀ ਮਸਤਾਨੇ ਦਾ ਮੁੰਡਾ ਤੇਨੂੰ ਪਤਾ ਕਾਂ ਕਾਂ ਦਾ ਮੁੰਡਾ

ਓਹ ਵੀ ਓਹ ਦਾ ਮੁੰਡਾ ਬੜਾ ਸੋਹਣਾ ਈ ਓ

ਆਹੋ ਮੈਂ ਵੇਖਿਆ ਕੱਲ ਕੱਲ ਵੇਖਿਆ ਕੱਲ ਪਰਸੋਂ, ਬੜਾ ਸੋਹਣਾ ਮੁੰਡਾ ਓਹਦਾ ਆਪ ਤੇ ਕਾਲਾ ਜਿਹਾ ਹੀ ਹਮ ਆਪ ਤੇ ਕਾਲ ਜਿਹਾ ਸੀ ਮੁੰਡਾ ਬੜਾ ਸੋਹਣਾ ਈ

ਮੁੰਡਾ ਬੜਾ ਗੋਰਾ ਚਿੱਟਾ ਗੋਲੂ ਮੋਲੁ ਜਿਹਾ ਵਾਂ ਹੋਰ ਆਹ ਵਧੀਆ ਵਾਂ, ਇੱਥੇ ਰਾਤੀ ਲੜਾਈ ਹੋਣ ਡਈ ਤੇਨੂੰ ਪਤਾ ਨੀ

ਸਾਡੇ ਪਿੰਡ, ਇੱਥੇ ਗਲੀ ਚ

ਉਹ ਹੈਗੇ ਇੱਥੇ ਚਾਚੇ ਤਾਇਆ ਚ ਈ ਆ, ਆਪਸ ਚ ਲੜਦੇ ਰਹਿੰਦੇ ਪਰਾਵਾਂ

ਹੋਈ ਸੀ ਅੱਠ ਨੋ ਵਜੇ ਕੀ ਨਾਂ ਦੀ ਹੋਈ ਹੀ ਏਥੇ ਹੈਗੇ ਆ ਚਾਚੇ ਤਾਏ ਹੁਣੀ ਰਾਜੂ ਬਾਜ਼ੂ ਹੁਣੀ ਅੱਛਾ, ਕਿਹਦੇ ਨਾਲ਼ ਲੜਦੇ ਸੀ ਅਵੇ ਈ ਯਾਰ ਪਤਾ ਨੀ ਕਕਿਹੜੀ ਗੱਲ ਤੋਂ ਲੜਦੇ ਸੀ

ਪਿੱਛੇ ਜਹੇ ਵੀ ਹੋਈ ਸੀ ਇੱਕ ਵਾਰੀ, ਉਹ ਪਤਾ ਨੀ ਕੀ ਗੱਲ ਹੀ ਹਮ ਅਵਦੀ ਸੱਸ ਤੋਂ ਈ ਖਰੇ

ਆਹੋ, ਤਾਂ ਕਰਕੇ ਹਮ, ਠੀਕ ਐ ਠੀਕ ਐ

ਹੋਰ

ਤੁਹਾਡੇ ਉੱਥੇ ਲੁਕਣ ਮਿਟੀ ਖੇਲਦੇ ਓਏ ਖੇਡੀ ਜਾਂਦੇ ਨਿਆਣੇ, ਮੁੰਡੇ ਆਹ ਓਹ ਨਹੀਂ ਓਧਰਲੇ ਤੁਹਾਡੇ ਦੂਜੇ ਮਹੋਲੇ ਨੀ ਖੇਡਦੇ ਓਹ ਸਾਡੇ ਮਹੋਲੇ ਆਲੇ ਖੇਡਦੇ ਆ ਹਮੀਦ ਹੁਣੀ ਖੇਡਦੇ ਆ

ਮੈਂ ਵੀਡੀਓ ਦੇਖੀ ਸੀ ਓਹਨਾਂ ਚਾੜੀ ਸੀ ਉਹ ਲੁਕਣ ਮਾਚੀ ਖੇਡਦੇ, ਮਸੀਤ ਆ ਨਾ ਉਹਨਾਂ ਦੀ ਤੇ ਓਥੇ ਖੇਡਦੇ ਰਹਿੰਦੇ ਆਹੋ ਮੈਨੂੰ ਪਤਾ

ਭਰਾ ਸਾਰੇ ਓਥੇ ਚੜੇ ਹੀ ਉੱਤੇ ਕੰਧਾਂ ਜਹੀਆ ਤੇ ਪੈਰ ਰੱਖਕੇ ਚੜ ਜਾਈਦਾ ਨਾ ਓਥੋਂ ਓਧਰ

ਹਾਂ ਓਏ ਹੈਂ ਓਹਨੇ ਗਾਣਾ ਜਿਹਾ ਵੀ ਹੈਨਾ ਇੱਕ ਸਿੱਧੂ ਮੂਸੇਆਲੇ ਆਲਾ ਗੋਤ ਓਹ ਜਿਹੜਾ ਕੀ ਉਹਨੂੰ ਕਹਿਣੇ ਗ਼ਮ ਹਮ ਉਹਦੇ ਤੇ ਬਣਾਇਆ ਨਾ ਹਨਾ ਆਹੋ video ਬਣਾਈ ਸੀ ਓਥੇ ਹਾਂ ਵੇਖੀ ਤੂੰ ਹਾਂ ਵੇਖੀ ਆ ਮੈਂ ਮੈਨੂੰ ਮੇਂਟੀਓਂ ਕੀਤੀ ਸੀ ਓਹਨੇ ਅੱਛਾ ਅੱਛਾ ਹਮ

ਬੜੀ ਵਧੀਆ ਬਣੀ ਹੈਨਾ ਓਹ ਪੂਰਾ ਗਾਣਾ cover ਕਰਲਿਆ ਹਨਾ

ਹੋਰ

ਬਸ ਠੀਕ ਐ ਤੂੰ ਸੁਣਾ ਵਧੀਆ, ਲਾਗੇ ਤੁਹਾਡੇ ਗੁਆਂਢੀ ਅਕਾਸ਼ ਨੇ ਵੀ ਗਾਣਾ ਗਾਇਆ ਸੀ ਮੁੜ ਕੇ ਉਹ ਵੀ ਬਹਿ ਬਹੁ ਗਿਆ, ਮੁਕ ਕੰਮ ਈ ਮੁਕਾਤਾ ਉਹਨੇ ਉਹ ਯਾਰ ਇਦਾਂ ਈ ਓਹ ਫਿਰ ਕੰਮ ਆਪਣੇ ਕੰਮ ਕਰ ਚ ਲੱਗਣ ਲੱਗ ਗਿਆ ਵਾਂ ਹੈਨਾ ਹਮ ਸਹੀ ਗੱਲ ਦੱਸਾਂ ਤੇ ਆਪਣਾ ਕੰਮ ਕਾਰ ਉਹਦਾ ਵਧੀਆ ਚੱਲਦਾ ਵਾਂ ਉਹਨੂੰ ਕੀ ਲੋੜ ਆਹੋ ਹਮ ਚੜਿਆ ਵੀ ਥੋੜਾ ਈ ਹੋਇਆ ਪਰ ਇਨੇ ਏਨੇ ਨੀ view ਆਏ ਸੀ ਦੋਗਲੇ ਹੋਸਲੇ ਤੇ ਬਾਪੂ ਕੋਲੋਂ ਮਿਲੀਆਂ ਦਲੇਰੀਆਂ ਆਹੋ ਆਹੋ ਹਮ ਯਾਰਾਂ ਕੋਲੋਂ ਹੋਸਲੇ ਤੇ ਬਾਪੂ ਕੋਲੋਂ ਅਣਖ ਤੇ ਦਾਦੇ ਕੋਲੋਂ ਮਿਲੀਆਂ ਦਲੇਰੀਆਂ ਹਾਂ ਯਾਰਾਂ ਕੋਲੋਂ ਹੋਸਲੇ ਤੇ ਬਾਪੂ ਕੋਲੋਂ ਅਣਖਾ ਤੇ ਦਾਦੇ ਕੋਲੋਂ ਮਿਲੀਆਂ ਦਲੇਰੀਆਂ ਆਹੋ ਏਦਾਂ ਈ ਸੀ ਏਦਾਂ ਹਮ ਹੋਰ

ਬਸ ਵਧੀਆ ਵਧੀਆ ਵਾਂ

ਨਵੀਂ ਤਾਜ਼ੀ ਪਰਾਵਾਂ ਨੀਂਦ ਆਉਣ ਡਈ ਹੋਰ ਨਹੀਂਓ ਕੁਝ

ਆਹੋ ਉਹ ਨੀ ਜਤਸਰ ਸਾਡੇ ਪਿੰਡ ਦਾ ਹੇਲੋ ਹਮ ਓਹਦੀ ਭੈਣ ਦਾ ਵੀ ਪਿੱਛੇ ਜਹੇ ਵਿਆਹ ਹੋਇਆ ਨਾ

ਆਹੋ ਦਿੱਖਦੀ ਨਾ ਏਥੋਂ ਸਾਹਮਣੇ

ਅੱਛਾ ਅੱਛਾ, ਹੋਰ ਕੋਈ ਗੱਲ ਬਸ ਠੀਕ ਆ, ਉਹ ਰੱਖਿਆ ਏਹਣੇ ਸ਼ਕਾਰੀ ਜਿਹਾ ਇੱਕ ਕੁੱਤਾ ਜਿਹਾ ਹੈਨਾ ਕਾਲੇ ਰੰਗ ਦਾ, ਤੇਨੂੰ ਪਤਾ ਆ

ਆਹੋ ਤੇ ਉਹਨੇ ਦੰਦੀ ਵੱਢਤੀ, ਉਹਦੇ, ਅਰਸ਼ ਦੇ ਆਹ

ਫੇਰ ਕੀ ਬਸ ਏਦਾਂ ਈ ਹਲੇ ਡਏ ਆ